ਕੀ answer ਆਊਗਾ ਰਾਜੇ ਤਾਂ ਦਿਲ ਦੀ ਧੜਕਣ ਨੂੰ ਕੌਣ ਕਾਬੂ ਕਰਦਾ ਹੈ, ਦਿਲ ਦੀ ਧੜਕਣ ਕਾਬੂ ਕੀਤੀ ਜਾਂਦੀ ਹੈ ਸੋਡੀਅਮ ਦੇ ਦੁਆਰਾ ਠੀਕ ਹੈ ਮੈਂ ਨਾਲ ਨਾਲ answer ਦੱਸੀ ਜਾਂਦੀ ਹਾਂ ਰਾਜੇ ਤੁਸੀਂ ਆਪਣੇ ਕਰੀ ਜਾਇਓ next ਦੇਖੋ ਗਿੱਲੜ

ਆਇਓਡੀਨ ਦੀ ਕਮੀ ਦੇ ਕਰਕੇ ਠੀਕ ਹੈ next ਆ ਦੁੱਧ ਵਿੱਚ ਕਿਹੜਾ ਵਿਟਾਮਿਨ ਨਹੀਂ ਹੁੰਦਾ, ਤਾਂ ਦੁੱਧ ਦੇ ਵਿੱਚ ਰਾਜੇ ਵਿਟਾਮਿਨ c ਨਹੀਂ ਹੁੰਦਾ ਕਿਉਂਕਿ ਵਿਟਾਮਿਨ c ਸਾਨੂੰ ਪਤਾ ਹੈ ਖੱਟੇ ਪਦਾਰਥਾਂ ਦੇ ਵਿੱਚ ਹੁੰਦਾ ਹੈ ਨਿੰਬੂ ਦੇ ਵਿੱਚ ਹੁੰਦਾ ਹੈ ਨਿੰਬੂ ਨੂੰ ਦੁੱਧ ਵਿੱਚ ਪਾ ਦੇਈਏ ਦੁੱਧ ਫਟ ਜਾਂਦਾ ਨਾ, ਦੁੱਧ ਦੇ ਵਿੱਚ ਵਿਟਾਮਿਨ c ਹੈ ਜਿਹੜਾ ਉਹ ਨਹੀਂ ਪਾਇਆ ਜਾਂਦਾ next ਆ ਰਾਜੇ ਅਮਰਵੇਲ ਉਦਾਹਰਨ ਹੈ

Next ਆ ਨੀਤਾ ਨੇ ਆਹ question important ਆ ਰਾਜੇ answer ਦਓ ਮੈਨੂੰ ਇਹਦਾ ਨੀਤਾ ਨੇ ਆਇਓਡੀਨ ਘੋਲ ਦੀਆਂ ਦੋ ਤਿੰਨ ਬੂੰਦਾਂ ਕੱਚੇ ਭੋਜਨ ਤੇ ਪਾਈਆਂ ਉਹ ਕਾਲੇ ਨੀਲੇ ਰੰਗ ਵਿੱਚ ਬਦਲ ਗਿਆ ਠੀਕ ਹੈ, ਉਹਨੇ ਕੀ ਕੀਤਾ ਆਇਓਡੀਨ ਘੋਲ ਦੀਆਂ ਦੋ ਤਿੰਨ ਬੂੰਦਾਂ ਭੋਜਨ ਦੇ ਉੱਤੇ ਪਾਈਆਂ ਤੇ ਉਹ ਭੋਜਨ ਕਾਲੇ ਨੀਲੇ ਰੰਗ ਵਿੱਚ ਬਦਲ ਗਿਆ, ਭੋਜਨ ਵਿੱਚ ਭੋਜਨ ਵਿੱਚ ਕਿਹੜੇ ਭਾਗ ਦਾ test ਕੀਤਾ ਗਿਆ, ਕਿਸ ਚੀਜ਼ ਦਾ test ਸੀਗਾ ਇਹ ਚਰਬੀ, ਪ੍ਰੋਟੀਨ, ਕਾਰਬੋਹਾਈਡ੍ਰੇਟ ਜਾਂ ਫਿਰ ਵਿਟਾਮਿਨ ਦੱਸੋ ਰਾਜੇ ਕਿਸ ਚੀਜ਼ ਦਾ test ਸੀ ਇਹ,

ਪ੍ਰੋਟੀਨ ਦੇ ਪਾਚਣ ਵਜੋਂ ਪੈਦਾ ਹੋਏ ਵਾਧੂ ਪਦਾਰਥਾਂ ਅਤੇ ਅਮੋਨੀਆ ਨੂੰ ਯੂਰੀਆ ਵਿੱਚ ਬਦਲਣ ਦਾ ਕੰਮ ਮੁੱਖ ਤੌਰ ਤੇ ਕਿੱਥੇ ਵਾਪਰਦਾ ਹੈ? ਜਿਹੜਾ ਭੋਜਨ ਦੇ ਜਦੋਂ ਵਾਧੂ ਪਦਾਰਥ ਪੈਦਾ ਹੁੰਦੇ ਆ, ਤਾਂ ਅਮੋਨੀਆ ਨੂੰ ਯੂਰੀਆ ਵਿੱਚ ਬਦਲਣਾ ਹੈ ਤੇ ਕਿਹੜੇ ਭਾਗ ਦੇ ਵਿੱਚ ਵਾਪਰਦਾ ਹੈ, ਗੁਰਦਿਆਂ ਦੇ ਵਿੱਚ ਮਤਲਬ kidneys ਦੇ ਵਿੱਚ ਅਹ ਫੇਫੜਿਆਂ ਦੇ ਵਿੱਚ ਮਤਲਬ lungs ਦੇ ਵਿੱਚ ਜਿਗਰ means liver ਦੇ ਵਿੱਚ ਜਾਂ ਫਿਰ ਲੁਬਾਂ ਦੇ ਵਿੱਚ ਦੱਸੋ ਰਾਜੇ ਹਾਂਜੀ ਤੇ ਇਹਦਾ right answer ਹੈ ਰਾਜੇ Option number c ਸੀ ਕਿੱਥੇ ਵਾਪਰਦਾ ਹੈ ਇਹ, ਜਿਗਰ ਦੇ ਵਿੱਚ liver ਦੇ ਵਿੱਚ ਠੀਕ ਹੈ ਯਾਦ ਰੱਖਿਓ ਇਹ important ਹੈ next ਦੇਖੋ ਅਮੀਬਾ ਇੱਕ ਕਿਸਮ ਹੈ ਅਮੀਬਾ ਕੀ ਹੈ ਜੀਵਾਣੂ ਦੀ ਕਿਸਮ ਆਂ ਬੈਕਟੀਰੀਆ ਦੀ ਕਿਸਮ ਹੈ ਵਿਸ਼ਾਣੂ virus ਦੀ ਕਿਸਮ ਆਂ ਉੱਲੀ ਦੀ ਕਿਸਮ ਆਂ ਜਾਂ ਫਿਰ ਇੱਕ ਕੋਸੀ ਜੀਵ ਵਰਗ ਦੀ ਮਤਲਬ ਜਿਹਨੂੰ ਅਸੀਂ unicellular organism ਕਹਿ ਦਿੰਦੇ ਹਾਂ। ਕਿਸਦੀ ਕਿਸਮ ਹੈ ਤਾਂ ਅਮੀਬਾ ਹੈ ਜਿਹੜਾ ਦੱਸ ਦੇਵਾਂ ਰਾਜੇ ਇੱਕ ਕੋਸੀ ਜੀਵ ਵਰਗ ਦੀ unicellular organism ਦੀ example ਆ ਠੀਕ ਹੈ next ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਮ੍ਰਿਤ ਜੀਵੀ ਹੈ ਬ੍ਰਿਡ, ਉੱਲੀ, ਮਸ਼ਰੂਮ, ਹਮੀਰ ਜਾਂ ਉਪਰੋਕਤ ਸਾਰੇ। ਕਿਹੜਾ ਇਹਨਾਂ ਦੇ ਵਿੱਚੋਂ ਰਾਜੇ ਮ੍ਰਿਤ ਜੀਵੀ ਹੈ ਤਾਂ ਮ੍ਰਿਤ ਜੀਵੀ ਉਪਰੋਕਤ ਸਾਰੇ ਆ option number d correct ਹੈ next ਦੇਖੋ ਪਿਚਰ ਪਲਾਂਟ ਉਦਾਹਰਣ ਹੈ ਪਿਚਰ ਪਲਾਂਟ ਜਿਹੜੇ ਬੱਚਿਆਂ ਨੇ ਵੇਖੋ ਅਹ theory ਕੀਤੀ ਆ ਉਹਨਾਂ ਨੂੰ ਮੈਂ ਕਰਵਾਇਆ ਹੋਇਆ ਹੈ EVS ਦੇ ਅੰਦਰ ਪਿਚਰ ਪਲਾਂਟ ਕਿਸਦੀ ਉਦਾਹਰਣ ਆਂ ਸ੍ਵੈ ਪੋਸ਼ੀ, ਪਰਪੋਸ਼ੀ, ਕੀਟ ਆਹਾਰੀ ਜਾਂ ਫਿਰ ਸ੍ਵੈ ਜੀਵੀ। ਦੱਸੋ ਰਾਜੇ important ਆਂ question ਪਿਚਰ ਪਲਾਂਟ ਕਿਸਦੀ ਉਦਾਹਰਣ ਹੈ ਨਹੀਂ ਰਾਜੇ ਪਿਚਰ ਪਲਾਂਟ ਕੀਟ ਆਹਾਰੀ ਹੈ ਇਹ ਕੀ ਕਰਦਾ ਹੈ ਕੀੜਿਆਂ ਮਕੋੜਿਆਂ ਨੂੰ ਖਾਂਦਾ ਹੈ, ਕਾਹਦੇ ਵਾਸਤੇ ਖਾਂਦਾ ਹੈਗਾ ਹੈ, ਹਾਂਜੀ।

Next ਦੇਖੋ ਕਿਹੜੀ ਕਿਸਮ ਦੀ ਮਿੱਟੀ ਵਿੱਚ ਬਰੀਕ ਕਣਾਂ ਦਾ ਅਨੁਪਾਤ ਸਭ ਤੋਂ ਵੱਧ ਹੁੰਦਾ ਹੈ, ਕਿਹਦੇ ਅੰਦਰ ਬਰੀਕ ਕਣਾਂ ਦਾ ਅਨੁਪਾਤ ਸਭ ਤੋਂ ਵੱਧ ਹੁੰਦਾ ਹੈ, ਪਹਿਲੀ ਹੈਗੀ ਆ ਰਾਜੇ ਇੱਥੇ ਮੈਰਾ ਮਿੱਟੀ ਫਿਰ ਹੈਗੀ ਆ ਰੇਤਲੀ ਮਿੱਟੀ ਫਿਰ ਚੀਕਣੀ ਮਿੱਟੀ ਤੇ ਫਿਰ ਦੋਵੇਂ b ਅਤੇ c ਦੋਵੇਂ b ਅਤੇ c ਤਾਂ ਇਹਦਾ right answer ਆ ਹਾਂਜੀ ਰਾਜੇ d ਦੋਵੇਂ b ਅਤੇ c ਰੇਤਲੀ ਅਤੇ ਚੀਕਣੀ ਮਿੱਟੀ ਦੇ ਅੰਦਰ ਦੋਨਾਂ ਦੇ ਅੰਦਰ ਹੀ ਬਹੁਤ ਬਰੀਕ ਕਣ ਪਾਏ ਜਾਂਦੇ ਆ next ਦੇਖੋ ਕਿਹੜਾ ਜੀਵਾਣੂ ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ?

ਦੱਸੋ ਰਾਜੇ twenty second ਦਾ ਕੀ ਆਊਗਾ ਤਾਂ ਬਹੁਤ important ਜਿਹਾ question ਆ ਤੁਸੀਂ ਪੜ੍ਹਿਆ ਵੀ ਹੋਣਾ ਹੈ ਜਿਹੜਾ ਰਾਇਜੋਬੀਅਮ ਜੀਵਾਣੂ ਆਂ ਰਾਜਇਜੋਬੀਅਮ ਬੈਕਟੀਰੀਆ ਹੈ ਇਹ ਨਾਇਟ੍ਰੋਜਨ fixation ਦੇ ਅੰਦਰ Help ਕਰਦਾ ਹੈ next ਦੇਖੋ ਮਿੱਟੀ ਵਿੱਚ ਖਣਿਜ ਦੇ ਵੱਡੇੇ ਸਰੋਤ ਹੈ ਕਿੱਥੋਂ ਆਉਂਦੇ ਆ ਖਣਿਜ ਪੋਦੇ ਜਾਨਵਰ, ਪੁਰਾਣੀਆਂ ਚਟਾਨਾਂ ਜਿਹਨਾਂ ਤੋਂ ਮਿੱਟੀ ਬਣਦੀ ਹੈ ਜਾਂ ਫਿਰ ਜੀਵਾਣੂ, ਤਾਂ ਮਿੱਟੀ ਵਿੱਚ ਖਣਿਜ ਦੇ ਵੱਡੇ ਸਰੋਤ ਆ ਪੁਰਾਣੀਆਂ ਚਟਾਨਾਂ ਜਿਹਨਾਂ ਤੋਂ ਮਿੱਟੀ ਬਣਦੀ ਹੈ option number c correct ਹੈ, next ਦੇਖੋ ਮਿੱਟੀ ਦੀ ਉਪਰਲੀ ਪਰਤ ਵਿੱਚ ਸਮਲਿਤ ਹੁੰਦਾ ਹੈ, ਸਿਰਫ਼ ਹਿਊਮਸ ਅਤੇ ਜੀਵਤ ਜੀਵ, ਸਿਰਫ਼ ਹਿਊਮਸ ਅਤੇ ਮਿੱਟੀ ਦੇ ਕਣ, ਹਿਊਮਸ ਜੀਵਤ ਜੀਵ ਅਤੇ ਪੌਦੇ, ਹਿਊਮਸ ਜੀਵਤ ਜੀਵ ਅਤੇ ਮਿੱਟੀ ਦੇ ਕਣ। ਹਾਂਜੀ ਤਾਂ ਇਹਦਾ right answer ਹੈ ਰਾਜੇ option number d ਹਿਊਮਸ ਜੀਵਤ ਜੀਵ ਅਤੇ ਮਿੱਟੀ ਦੇ ਕਣ next ਦੇਖੋ ਲਾਲ ਮਿੱਟੀ ਦਾ ਰੰਗ ਲਾਲ ਹੁੰਦਾ ਹੈ ਕਿਉਂਕਿ ਇਸ ਵਿੱਚ ਕੀ ਹੁੰਦਾ ਹੈ ਪਟਾਸ, ਨਾਇਟ੍ਰੋਜਨ, ਲੋਹਾ ਜਾਂ ਫਿਰ ਹਿਊਮਸ ਤਾਂ important question ਆਂ ਲਾਲ ਮਿੱਟੀ ਦੇ ਵਿੱਚ ਰਾਜੇ iron ਹੁੰਦਾ ਹੈ ਲੋਹਾ ਹੁੰਦਾ ਹੈ ਜਿਹਦੇ ਕਰਕੇ ਉਹਦਾ ਲਾਲ ਰੰਗ ਹੁੰਦਾ ਹੈ ਉਹਨੂੰ ਆਪਾਂ red soil ਜਾਂ ਫਿਰ ਲਾਲ ਮਿੱਟੀ ਕਹਿ ਦਿੰਦੇ ਹਾਂ ਹਾਂਜੀ। Next ਦੇਖੋ ਮਿੱਟੀ ਦੇ ਬਣਨ ਨੂੰ ਕੀ ਕਹਿੰਦੇ ਹਨ ਪਾਇਓਜੀਨਿਸਮ ਪਾਈ ਪਾਇਬੋਜੈਨਿਸਮ, ਪੈਡੋਜੈਨਿਸਮ ਜਾਂ ਜੈਨੇਟਿਸਮ ਮਿੱਟੀ ਦੇ ਬਣਨ ਨੂੰ ਕੀ ਕਿਹਾ ਜਾਂਦਾ ਹੈ ਪੈਡੋਲੋਜੀ ਰਾਜੇ ਮਿੱਟੀ ਦਾ ਅਧਿਐਨ ਹੁੰਦਾ ਹੈ ਤੇ ਪੈਡੋਜੈਨਿਸਮ ਅਸੀਂ ਕਿਹਨੂੰ ਕਹਿੰਦੇ ਹਾਂ ਮਿੱਟੀ ਦੇ ਬਣਨ ਨੂੰ ਕਹਿੰਦੇ ਹਾਂ option number c correct ਹੈ Next ਦੇਖੋ ਚੀਕਣੀ ਮਿੱਟੀ ਵਿੱਚ ਕਿਸ ਨੂੰ ਰੋਕਣ ਦੀ ਬਹੁਤ ਸਮਰਥਾ ਹੁੰਦੀ ਹੈ ਜੜਾਂ, ਪਾਣੀ, ਜੈਵਿਕ ਪਦਾਰਥ ਜਾਂ ਉਪਰੋਕਤ ਸਾਰੇ, ਤਾਂ ਚੀਕਣੀ ਮਿੱਟੀ ਦੇ ਵਿੱਚ ਅਸੀਂ ਦੇਖਿਆ ਹੋਣਾ ਰਾਜੇ ਪਾਣੀ ਪਾਈਏ ਤਾਂ ਉਹ ਪਾਣੀ ਨੂੰ ਬਹੁਤ ਜ਼ਲਦੀ ਸੋਖ ਲੈਂਦੀ ਹੈ ਤਾਂ ਉਹਦੇ ਵਿੱਚ ਪਾਣੀ ਨੂੰ ਰੋਕਣ ਦੀ ਸਮਰਥਾ ਬਹੁਤ ਹੁੰਦੀ ਆ option number b correct ਆ next ਦੇਖੋ ਨਾਇਟ੍ਰੋਜਨ ਸਥਿਰੀਕਰਨ ਵਿੱਚ ਨਾਇਟ੍ਰੋਜਨ ਬਦਲਦੀ ਹੈ ਜਦੋਂ ਨਾਇਟ੍ਰੋਜਨ

ਕਿਹਦੇ ਵਿੱਚ ਬਦਲਦੀ ਹੈ ਨਾਇਟ੍ਰੋਜਨ fixation ਦੇ time ਤੇ ਜਿਹੜੀ ਨਾਇਟ੍ਰੋਜਨ ਆ ਉਹ ਨਾਇਟ੍ਰੇਟ ਦੇ ਵਿੱਚ ਬਦਲ ਜਾਂਦੀ ਆ option number b correct ਆ। Next ਦੇਖੋ ਮਿੱਟੀ ਵਿੱਚ ਨਾਇਟ੍ਰੋਜਨ ਨੂੰ ਜਕੜ ਕੇ ਰੱਖਣ ਵਾਲੇ ਬੈਕਟੀਰੀਆ ਕਿਹੜੇ ਆ ਐਜੋਟੋ ਬੈਕਟਰ sorry ਐਜੋਵੈਕਟਰ, ਰਾਇਜੋਬੀਅਮ ਜਾਂ ਇਹ ਸਾਰੇ। ਤਾਂ ਇਹ ਤਿੰਨੋਂ ਹੀ ਬੈਕਟੀਰੀਆ ਰਾਜੇ ਜਿਹੜੇ ਹੈਗੇ ਆ ਇਹ ਕੀ ਕਰਦੇ ਆ ਨਾਇਟ੍ਰੋਜਨ ਨੂੰ ਜਕੜ ਕੇ ਰੱਖਦੇ ਆ ਮਿੱਟੀ ਦੇ ਅੰਦਰ ਐਜੋਵੈਕਟਰ, ਰਾਇਜੋਬੀਅਮ ਤੇ ਤੇ ਇਹਨਾਂ ਤਿੰਨਾਂ ਦਾ ਨਾਮ ਵੀ ਤੁਸੀਂ ਸੁਣਿਆ ਹੋਣਾ ਹੈ ਬਹੁਤ common ਜਿਹਾ ਬੈਕਟੀਰੀਆ ਹੈ। Next ਦੇਖੋ ਮਿੱਟੀ ਦੀ ਹਵਾ ਵਿੱਚ ਇੱਕ minute ਰਾਜੇ ਕੀ question ਆਂ thirtieth ਹਾਂਜੀ ਮਿੱਟੀ ਦੀ ਹਵਾ ਵਿੱਚ ਵੱਧ ਹੁੰਦੀ ਹੈ, ਮਿੱਟੀ ਵਿੱਚ ਕਿਹੜੀ ਚੀਜ਼ ਵੱਧ ਹੁੰਦੀ ਆ ਕਾਰਬਨ ਡਾਇਆਕਸਾਇਡ, ਆਕਸੀਜਨ ਅਮੋਨੀਆ ਜਾਂ ਫਿਰ ਨਾਇਟ੍ਰੋਜਨ। ਹਾਂਜੀ ਬਿਲਕੁਲ ਠੀਕ ਹੈ ਜਿਹਨੇ a ਕਿਹਾ ਰਾਜੇ ਕਾਰਬਨ ਡਾਇਕਆਕਸਾਇਡ option a ਬਿਲਕੁਲ correct ਆ next ਆ ਆਇਓਡੀਨ ਦਾ ਸਭ ਤੋਂ ਵਧੀਆ ਸੋਮਾ ਹੈ, ਆਇਓਡੀਨ ਸਭ ਤੋਂ ਵੱਧ ਕਿਹਦੇ ਵਿੱਚੋਂ ਮਿਲਦੀ ਆ ਸਾਨੂੰ ਦੁੱਧ, ਲੂਣ ਸਮੁੰਦਰੀ ਭੋਜਨ ਜਾਂ ਫਿਰ ਦਾਲਾਂ, ਤਾਂ ਆਇਓਡੀਨ ਸਭ ਤੋਂ ਵੱਧ ਅਹ ਮਿਲਦੀ ਆ ਸਭ ਤੋਂ ਵਧੀਆ ਆਇਓਡੀਨ ਦਾ ਸੋਮਾ ਹੈ ਰਾਜੇ ਸਮੁੰਦਰੀ ਭੋਜਨ seafood ਉਹਦੇ ਅੰਦਰ ਆਇਓਡੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਠੀਕ ਹੈ next ਦੇਖੋ ਆਚਾਰ ਨੂੰ store ਕੀਤਾ ਜਾਂਦਾ ਹੈ ਆਚਾਰ ਨੂੰ ਅਸੀਂ ਕਿੱਦਾਂ store ਕਰਦੇ ਹਾਂ ਨਮਕ ਦੇ ਘੋਲ ਵਿੱਚ citric acid ਵਿੱਚ ਦੇ Sorry ਖੰਡ ਦੇ ਬੋਲਾਂ ਵਿੱਚ ਜਾਂ ਸੋਡੀਅਮ ਐਲਜੋਏਟ ਵਿੱਚ ਤਾਂ ਆਚਾਰ ਨੂੰ ਕਿਹਦੇ ਚ ਰਾਜੇ citric acid ਦੇ ਵਿੱਚ ਮਤਲਬ ਸਿਰਕਾ ਪਾ ਕੇ ਅਸੀਂ ਬਚਾ ਕੇ ਰੱਖਦੇ ਹਾਂ ਸਿਰਕਾ ਪਾਈਦਾ ਹੈ ਆਚਾਰ ਦੇ ਵਿੱਚ ਤਾਂ ਕਿ ਉਹ ਲੰਬੇ ਸਮੇਂ ਤੱਕ ਬਚਿਆ ਰਹਿ ਸਕੇ ਖ਼ਰਾਬ ਨਾ ਹੋਵੇ ਇਸ ਕਰਕੇ ਇਹਦਾ option ਆਂ option number c next ਦੇਖੋ ਪ੍ਰਕਾਸ਼ ਸੰਸਲੇਸ਼ਣ ਸਭ ਤੋਂ ਵੱਧ ਕਿਸ ਰੰਗ ਦੇ ਪ੍ਰਕਾਸ਼ ਵਿੱਚ ਹੁੰਦਾ ਹੈ Photosynthesis ਆ ਜਿਹੜੀ ਉਹ ਕਿਹੜੀ light ਦੇ ਵਿੱਚ maximum ਹੁੰਦੀ ਆ ਲਾਲ, ਹਰਾ, ਪੀਲਾ ਜਾਂ ਫਿਰ ਨੀਲਾ। ਤਾਂ ਇਹਦਾ ਦੱਸ ਦੇਵਾਂ ਰਾਜੇ blue light ਦੇ ਵਿੱਚ ਨੀਲੀ light ਦੇ ਵਿੱਚ ਜਿਹੜੀ Photosynthesis ਆ ਪ੍ਰਕਾਸ਼ ਸੰਸਲੇਸ਼ਣ ਆਂ ਉਹ ਸਭ ਤੋਂ ਵੱਧ ਹੁੰਦਾ ਹੈ next question ਆਂ ਜੈਮ ਜੈਲੀ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਵਰਤੋਂ ਹੁੰਦੀ ਆ ਸਿਲਵਰ ਨਾਇਟ੍ਰੇਟ ਦੀ, ਸੋਡੀਅਮ ਬੈਨਜੋਏਟ ਦੀ, ਸੋਡੀਅਮ ਕਲੋਰਾਇਡ ਦੀ ਜਾਂ ਫਿਰ ਸੋਡੀਅਮ ਆਕਸਾਇਡ ਦੀ, ਤਾਂ ਰਾਜੇ ਜੈਮ ਅਤੇ ਜੈਲੀ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਹਦੀ ਵਰਤੋਂ ਕੀਤੀ ਜਾਂਦੀ ਆ, ਸੋਡੀਅਮ ਬੈਨਜੋਏਟ ਦੀ ਹਾਂਜੀ b ਵਾਲਿਆਂ ਦਾ ਬਿਲਕੁਲ correct ਆ next ਦੇਖੋ ਕਿਹੜੇ ਆਕਸਾਇਡ ਇਤਿਹਾਸਕ ਇਮਾਰਤਾਂ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਰਾਜੇ ਤੇਜਾਬੀ ਆਕਸਾਇਡ acid rain ਆ ਜਿਹੜੀ ਤੇਜਾਬੀ ਵਰਖਾ ਉਹ ਪ੍ਰਭਾਵਿਤ ਕਰਦੀ ਹੈ ਤੇ ਆਕਸਾਇਡ ਜਿਹੜੇ ਹੁੰਦੇ ਆ Acid ਆਕਸਾਇਡ ਤੇਜਾਬੀ ਆਕਸਾਇਡ option number ਜਿਹੜਾ ਸਾਡਾ ਇੱਥੇ d ਹੈ ਇਹ ਬਿਲਕੁਲ correct ਹੈ next ਦੇਖੋ ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਵਿੱਚ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ਆਕਸੀਜਨ ਕਾਰਬਨ ਡਾਇਆਕਸਾਇਡ, ਨਾਇਟ੍ਰੋਜਨ ਜਾਂ ਫਿਰ ਅਮੋਨੀਆ ਤਾਂ ਪ੍ਰਕਾਸ਼ ਸੰਸਲੇਸ਼ਣ ਦੇ ਵਿੱਚ ਮੈਂ ਦੱਸਦੀ ਹੁੰਦੀ ਹਾਂ ਰਾਜੇ ਪੌਦੇ ਕੀ ਕਰਦੇ ਆ ਕਾਰਬਨ ਡਾਇ ਆਕਸਾਇਡ ਪਾਣੀ ਦੀ ਵਰਤੋਂ ਕਰਕੇ ਸੂਰਜ ਦੀ ਰੌਸ਼ਨੀ ਦੇ ਵਿੱਚ ਕੀ ਕਰਦੇ ਆ ਗਲੂਕੋਜ ਬਣਾਉਂਦੇ ਆ ਤੇ ਨਾਲ ਨਾਲ ਆਕਸੀਜਨ ਨੂੰ release ਕਰਦੇ ਆ, ਤਾਂ ਕਿਹੜੀ ਗੈਸ ਵਰਤੀ ਜਾ ਰਹੀ ਹੈ ਇੱਥੇ ਰਾਜੇ ਇੱਥੇ ਗੈਸ use ਹੋਊਗੀ ਅਹ sorry ਆ ਰਹੀ ਸਾਡੀ ਕਿਹੜੀ ਗੈਸ ਆ ਕਾਰਬਨ ਡਾਇਆਕਸਾਇਡ ਨਹੀਂ sunday ਨਹੀਂ ਲੱਗੇਗੀ ਰਾਜੇ class next ਦੇਖੋ ਕਿਹੜੀਆਂ ਗੈਸਾਂ ਧਾਤਾਂ ਨੂੰ ਖੋਰਦੀਆਂ ਹਨ ਆਕਸੀਜਨ ਅਤੇ ਨਾਇਟ੍ਰੋਜਨ, ਆਕਸੀਜਨ ਅਤੇ ਕਾਰਬਨ ਡਾਇਆਕਸਾਇਡ, ਸੋਡੀਅਮ ਆਕਸਾਇਡ ਅਤੇ ਨਾਇਟ੍ਰੋਜਨ ਆਕਸਾਇਡ ਜਾਂ ਫਿਰ CO four ਅਤੇ O two ਤਾਂ ਇਹਦਾ right answer ਕੀ ਹੈ ਰਾਜੇ SO two ਤੇ NO two ਸੋਡੀਅਮ ਤੇ ਨਾਇਟ੍ਰੋਜਨ ਦੇ ਆਕਸਾਇਡ ਆ ਜਿਹੜੇ ਇਹ ਧਾਤਾਂ ਨੂੰ metals ਨੂੰ ਖੌਰ ਦਿੰਦੇ ਆ ਠੀਕ ਹੈ

ਤਾਂ ਆਹ ਇੱਥੇ ਗ਼ਲਤ type ਹੋਇਆ ਹੋਇਆ ਰਾਜੇ ਆਹ CO ਹੈ ਇਹ ਸਾਡਾ ਕੀ ਆ ਕਾਰਬਨ ਮੋਨੋਆਕਸਾਇਡ ਦਾ ਸੂਤਰ ਆ next ਦੇਖੋ green house ਪ੍ਰਭਾਵ ਵਿੱਚ

ਆਪਣੇ ਅੰਦਰ ਸੋਖ ਲੈਂਦੀ ਆ ਤੇ ਜਿਹੜਾ ਸਾਡਾ ਧਰਤੀ ਦਾ ਤਾਪਮਾਨ ਆਂ ਉਹਨੂੰ ਵਧਾ ਦਿੰਦੀ ਆ, ਤਾਂ ਕਾਰਬਨ ਡਾਇਆਕਸਾਇਡ ਗੈਸ ਹੈ ਜਿਹੜੀ ਇਹ ਕੀ ਆ ਸਭ ਤੋਂ ਵੱਧ ਅਹ

UV ਕਿਰਨਾਂ ਤੇ infrared ਜਾਂ visible ਤਾਂ ਕਿਹੜੀਆਂ ਹੁੰਦੀਆਂ ਰਾਜੇ ultra violet ਤੇ infrared ਦੇ ਵਿੱਚ confuse ਨੀ ਹੋਣਾ green house ਦੇ ਵਿੱਚ ਜਿਹੜੀ ਕਾਰਬਨ ਡਾਇਆਕਸਾਇਡ ਸੌਖਦੀ ਆ option number c correct ਹੈ infrared ray ਠੀਕ ਹੈ next ਦੇਖੋ ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਹਵਾ ਪ੍ਰਦੂਸ਼ਣ ਕਾਰਨ ਹੁੰਦਾ ਹੈ ਕੁਆਈਟਰ ਦੂਜਾ ਹੈਗਾ ਹੈ rheumatism ਤੀਸਰਾ ਹੈਗਾ ਹੈ ਰਾਜੇ ਬਰੋਸਿਸ bronchitis, bronchitis ਤੇ third ਹੈ ਲੁਕੀਨੀਆ ਦੱਸੋ ਰਾਜੇ ਜੇ ਇੱਥੇ ਦੱਸ ਦਿੰਦੀ ਹਾਂ ਜਿਹੜਾ c ਆ bronchitis ਇਹ ਸਾਡੇ ਫੇਫੜਿਆਂ ਨਾਲ ਸੰਬੰਧਿਤ ਰੋਗ ਆ ਇਹ ਰਾਜੇ ਸਾਨੂੰ ਹਵਾ ਪ੍ਰਦੂਸ਼ਣ ਦੇ ਕਾਰਨ ਹੁੰਦਾ ਹੈ next ਦੇਖੋ ਐਲਰਜੀ ਦੇ ਕਾਰਨ ਪੈਦਾ ਹੋਣ ਵਾਲਾ ਰੋਗ ਪੈਰਲਾਇਸਸ paralysis ਹੈ ਇੱਥੇ paralysis ਦੂਸਰਾ ਹੈਗਾ ਹੈ ਰਾਜੇ ਇੱਥੇ ਐਗਜਮਾ ਫਿਰ fever ਜਾਂ ਫਿਰ ਅਸਥਮਾ ਤਾਂ ਐਲਰਜੀ ਦੇ ਕਰਕੇ ਕਿਹੜਾ ਰੋਗ ਹੁੰਦਾ ਹੈ ਰਾਜੇ ਅਸਥਮਾ ਜਿਹਨੂੰ ਸਾਹ ਦਾ ਰੋਗ ਕਹਿ ਦਿੰਦੇ ਹਾਂ ਅਸੀਂ, ਇਹ ਰੋਗ ਆ ਜਿਹੜਾ ਇਹ ਐਲਰਜੀ ਦੇ ਕਾਰਨ ਪੈਦਾ ਹੁੰਦਾ ਹੈ ਤਾਂ forty second ਦਾ d ਆਊਗਾ next ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਧਰਤੀ ਪ੍ਰਦੂਸ਼ਣ ਦਾ

ਗੰਦਗੀ ਦਾ ਗ਼ਲਤ ਢੰਗ ਨਾਲ ਨਿਕਾਸ ਹੋਣਾ ਇਹ ਕੀ ਕਰਦਾ ਹੈ ਧਰਤੀ ਪ੍ਰਦੂਸ਼ਣ ਕਰਦਾ ਹੈ ਮਿੱਟੀ ਪ੍ਰਦੂਸ਼ਣ ਪਾਣੀ ਪ੍ਰਦੂਸ਼ਣ ਕਰਦਾ ਹੈ, ਉਦਯੋਗੀਕਰਨ ਹਵਾ ਪ੍ਰਦੂਸ਼ਣ ਕਰਦੇ ਆ ਉੱਥੋਂ ਦਾ ਨਿਕਲਣ ਵਾਲਾ ਪਾਣੀ ਮਿੱਟੀ ਪ੍ਰਦੂਸ਼ਣ ਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜੰਗਲਾਂ ਦੀ ਕਟਾਈ ਦੇ ਕਾਰਨ ਵੀ global warming ਵਰਗੀਆਂ ਸਮੱਸਿਆਵਾਂ ਵੱਧਦੀਆਂ ਹੈ ਕਲੋਰੋ ਫਲੋਰੋ ਕਾਰਬਨ ਆਂ ਨਾ ਜਿਹੜੇ ਇਹ ਧਰਤੀ ਪ੍ਰਦੂਸ਼ਣ ਨੀ ਕਰਦੇ ਹੁਣ ਤੁਸੀਂ ਕਹੋਂਗੇ ma'am ਕਿ ਪ੍ਰਦੂਸ਼ਣ ਦੇ ਅੰਦਰ ਅਸੀਂ ਕਲੋਰੋ ਫਲੋਰੋ ਕਾਰਬਨ ਪੜ੍ਹਦੇ ਹਾਂ But ਰਾਜੇ ਕਲੋਰੋ ਫਲੋਰੋ ਕਾਰਬਨ ਜਿਹੜੇ ਠੰਢਕ ਪ਼੍ਰਦਾਨ ਕਰਨ ਵਾਲੀਆਂ ਚੀਜ਼ਾਂ ਜਿਵੇਂ AC fridge ਹੋ ਗਿਆ ਉਹਨਾਂ ਤੋਂ ਨਿਕਲਦੇ ਹੈ ਇਹ ਕੀ ਕਰਦੇ ਆ, ਇਹਨਾਂ ਦਾ ਮੁੱਖ ਜਿਹੜਾ ਪ੍ਰਭਾਵ ਆ ਉਹ ਕੀ ਆ

ਇਹ ਧਰਤੀ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ ਤਾਂ ਕਰਕੇ option number c correct ਹੈਗਾ next ਦੇਖੋ ਰਾਜੇ ਜੀਵ ਮੰਡਲ ਵਿੱਚ ਹੁੰਦੇ ਹਨ ਥਲ ਮੰਡਲ, ਜਲ ਮੰਡਲ, ਵਾਯੂਮੰਡਲ ਜਾਂ ਉਪਰੋਕਤ ਸਾਰੇ। ਬਹੁਤ simple ਜਿਹਾ ਰਾਜੇ ਜੀਵ ਮੰਡਲ ਦੀ ਗੱਲ ਕਰੀਏ ਥਲ ਮੰਡਲ ਵੀ ਹੁੰਦਾ ਹੈ, ਜਲ ਮੰਡਲ ਵੀ ਹੁੰਦਾ ਹੈ ਤੇ ਵਾਯੂਮੰਡਲ ਵੀ ਹੁੰਦਾ ਹੈ ਤਾਂ ਇਹਦਾ right answer ਆ ਉਪਰੋਕਤ ਸਾਰੇ next ਦੇਖੋ union ਕਾਰਬਾਇਡ factory ਵਿੱਚ ਕਿਹੜੀ ਗੈਸ leak ਹੋਈ ਸੀ ਸਲਫ਼ਰ ਟਰਾਇਆਕਸਾਇਡ, ਲੈਡ ਆਕਸਾਇਡ ਮਿਥਾਇਲ ਆਈਸੋਸਾਇਆਨਾਇਟ, ਕਾਰਬਨ ਮੋਨੋਆਕਸਾਇਡ ਬਹੁਤ important question ਆ ਰਾਜੇ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਗੈਸ leak ਕਰਨ ਦੀ ਵਜਾ ਨਾਲ ਹੋਈ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹ ਗੈਸ ਕਿਹੜੀ ਸੀ ਮਿਥਾਇਲ ਆਇਸੋਸਾਇਆਨਾਇਟ, ਰ ਆਇਸੋਸਾਇਆਨੀਟ option number c correct ਹੈ ਯਾਦ ਰੱਖਿਓ next ਦੇਖੋ ਰਾਜੇ ਓਜੋਨ ਗੈਸ ਮੁੱਖ ਰੂਪ ਵਿੱਚ ਹੁੰਦੀ ਆ troposphere ਚ stratosphere ਚ mesosphere ਚ ਜਾਂ ਫਿਰ thermosphere ਚ ਤਾਂ ਜਿਹੜੀ ਓਜੋਨ ਪਰਤ ਆ ਉਹ ਕਿੱਥੇ ਪਾਈ ਜਾਂਦੀ ਹੈ ਰਾਜੇ Stratosphere ਚ option number b correct ਹੈ next ਦੇਖੋ smog ਇੱਕ ਮਿਸ਼ਰਣ ਹੈ smog ਕਾਹਦਾ ਕਾਹਦਾ ਮਿਸ਼ਰਣ ਆਂ ਪਾਣੀ ਅਤੇ ਧੂੰਆਂ ਧੁੰਦ ਅਤੇ ਧੂੰਆ, ਧੂੰਆ ਅਤੇ ਐਰੋਸੋਲ ਜਾਂ ਫਿਰ ਐਰੋਸੋਲ ਅਤੇ ਪਾਣੀ ਤਾਂ ਜਿਹੜਾ smog ਹੈ ਰਾਜੇ ਇਹ ਕਾਹਦਾ ਮਿਸ਼ਰਣ ਆਂ ਧੁੰਦ ਅਤੇ ਧੂੰਆ option number b correct ਆ। Next ਦੇਖੋ ਲੰਡਨ smog ਕਿਸਨੂੰ ਕਹਿੰਦੇ ਹਨ ਗਰਮੀਆਂ ਵਿੱਚ ਧੁੰਦ ਸਰਦੀਆਂ ਵਿੱਚ ਧੁੰਦ classical smog ਜਾਂ ਬਸੰਤ ਦੀ ਧੁੰਦ, ਤਾਂ ਲੰਡਨ smog ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ ਰਾਜੇ ਗਰਮੀਆਂ ਦੀ ਧੁੰਦ ਨੂੰ ਠੀਕ ਹੈ next question ਆਂ ਕਿਹੜੀ ਧੁੰਦ ਪੌਦਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਲੰਡਨ ਧੁੰਦ ਮਤਲਬ ਲੰਡਨ smog ਲੋਸ ਐਂਜਲ ਧੁੰਦ ਫਿਰ ਹੈਗਾ ਹੈ ਲੋਸ ਵੈਗਸ ਧੁੰਦ ਜਾਂ ਗਰਮੀ ਦੀ ਧੁੰਦ ਤਾਂ ਰਾਜੇ ਕਿਹੜੀ ਧੁੰਦ ਪੌਦਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਹੈਗੀ ਆ ਲੋਸ ਐਂਜਲ ਧੁੰਦ option d, last question ਆ ਅੱਜ ਦਾ ਸਾਡਾ ਵਾਯੂਮੰਡਲ ਵਿੱਚ ਕਿਸ ਗੈਸ ਦੀ ਮਾਤਰਾ ਸਭ ਤੋਂ ਵੱਧ ਹੈ ਕਾਬਰਨ ਡਾਇਆਕਸਾਇਡ, ਆਕਸੀਜਨ ਨਾਇਟ੍ਰੋਜਨ ਜਾਂ ਫਿਰ ਮੋਨੋਆਕਸਾਇਡ। ਤਾਂ ਰਾਜੇ ਬਹੁੁਤ ਵਾਰੀ ਇਹ question ਅਸੀਂ discuss ਕਰ ਚੁੱਕੇ ਹਾਂ ਵਾਯੂਮੰਡਲ ਦੇ ਵਿੱਚ seventy eight ਪ੍ਰਤੀਸ਼ਤ ਮਾਤਰਾ ਕਿਹੜੀ ਗੈਸ ਦੀ ਆ, ਨਾਇਟ੍ਰੋਜਨ option number c ਹੈ ਜਿਹੜਾ ਉਹ ਇਹਦਾ correct answer ਹੈ ਠੀਕ ਹੈ। ਤਾਂ hope ਰਾਜੇ lecture ਅੱਜ ਦਾ ਤੁਹਾਡੇ ਵਾਸਤੇ valuable ਰਿਹਾ ਹੋਵੇਗਾ, ਜਿੰਨੇ ਵੀ questions ਆ ਸਾਰੇ ਦੇ ਸਾਰੇ important ਆ kindly ਰਾਜੇ ਇਹਨਾਂ questions ਨੂੰ ਚੰਗੀ ਤਰ੍ਹਾਂ revise ਕਰ ਲਓ, ਕੱਲ੍ਹ ਫਿਰ ਕੱਲ੍ਹ class ਨੀ ਹੈ ਰਾਜੇ। Monday ਇਸੇ time ਸਾਡੀ class ਲੱਗੇਗੀ ਅੱਜ ਸਾਡੀ science ਤੇ CDP ਦੀ ਵੀ special class ਆ ਤਾਂ kindly ਉਹ ਵੀ classes ਜ਼ਰੂਰ ਲਾਇਓ, ਕੋਈ ਗੱਲ ਨੀ ਰਾਜੇ ਅਗਰ fever ਹੈ ਤਾਂ ਬਾਅਦ ਦੇ ਵਿੱਚ ਵੀ ਤੁਸੀਂ ਇਹ class ਦੇਖ ਸਕਦੇ ਹੋ class ਵਧੀਆ ਲੱਗੀ ਰਾਜੇ ਤਾਂ kindly like ਕਰ ਦਿਓ ਬਾਕੀਆਂ ਨਾਲ ਵੀ share ਕਰ ਦਿਓ ਤਾਂ ਕਿ ਉਹ ਵੀ class ਨੂੰ ਦੇਖ ਸਕਣ, ਅਗਰ ਕੋਈ suggestion ਹੋਇਆ ਤਾਂ ਜਦੋਂ ਮਰਜ਼ੀ comment ਕਰਕੇ ਦੱਸ ਗੁਰੂੁ ਸਾਹਿਬ ਦੇ ਚੜਾਈ ਕਰਨ ਦਾ ਜ਼ਿਕਰ ਅਖਬਾਰ ਇਹ ਦਰਬਾਰ ਵਿੱਚ ਮੋਜੂਦ ਹੈ। ਇਸ ਤੋਂ ਇਲਾਵਾ ਇਹਦੀ ਜ਼ਿਕਰ ਇਕ ਸਿੱਖ ਲੇਖਕ ਸੈਨਾਪਤੀ ਦੀ ਗੁਰ ਸੋਭਾ ਸਤਾਰਾਂ ਸੌ ਨੋ ਬਹਾਦਰ ਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀ ਕਿਤਾਬਾਂ ਮਿਰਜ਼ਾ ਸਤਾਰਾਂ ਸੌ ਸੋਲਾਂਹ ਮੋਹੰਮਦ ਕਾਸਿਮ ਦੀ ਨਾਤਮ ਠੀਕ ਆ ਸਤਾਰਾਂ ਸੌ ਤੇਈ ਮੋਹੰਮਦ ਸ਼ਕੀ ਦੀ ਸਤਾਰਾਂ ਸੌ ਚੌਂਤੀ ਵਿੱਚ ਇਕ ਹਿੰਦੂ ਲੇਖਕ ਚਤੁਰਮਾਨ ਸਕਸੇਨਾ ਦੀ ਦੀ ਗੁਲਸ਼ਨ ਵਿਚ ਵੀ ਮਿ ਵੀ ਮਿਲਦਾ ਹੈ। ਇਹਨਾਂ ਸਾਰੀਆਂ ਕਿਤਾਬਾਂ ਵਿੱਚ ਗੁਰੁ ਸਹਿਬ ਦੀ ਮੌਤ ਸ਼ੁਰੂਆਤ ਦੇ ਵਾਰ ਉਹਨਾਂ ਦੇ ਵਾਰ ਨਾਲ ਹੋਣ ਦਾ ਜ਼ਿਕਰ ਹੈ ਅਤੇ ਬਾਦਸ਼ਾਹ ਦੇ ਭੇਜੇ ਜਖਮ ਸੀਣ ਅਤੇ ਮਗਰੋਂ ਕਮਾਣ ਖਿੱਚਣ ਨਾਲ ਮੋਤ ਦਾ ਜਰ੍ਹਾਂ ਮਾਸਾ ਜ਼ਿਕਰ ਵੀ ਨਹੀਂ ਦਰਸਲ ਬਾਦਸ਼ਾਹ ਉਸ ਵੇਲੇ ਕਈ ਮੀਲ ਦੂਰ ਨਿਕਲ ਚੁੱਕਾ ਸੀ। ਇਸ ਕਰਕੇ ਉਸ ਵੱਲੋਂ ਹਕੀਮ ਜਰਾਹ ਭੇਜਣ ਵਾਲੀ ਵਾਲੀ ਗੱਲ ਸਿਰਫ਼ ਤੇ ਸਿਰਫ਼ ਨਾ ਮੁਣਕਿਣ ਹੀ ਸੀ। ਉਹ ਉਝ ਉਹ ਹਮਲੇ ਦੀ ਸਾਜਿਜ਼ ਵਿੱਚ ਸ਼ਾਮਿਲ ਵੀ ਸੀ ਵੀ ਸੀ ਸ਼ਾਮਿਲ ਵਿੱਚ ਵੀ ਸੀ

ਉਸ ਵਲੋਂ ਮੌਤ ਦਾ ਜਰਾਂ ਮਾਸਾ ਜਿਕਰ ਵੀ ਨਹੀਂ ਸੀ। ਇਸ ਕਰਕੇ ਉਸ ਵੱਲੋਂ ਹਕੀਮ ਜਰਾਹ ਭੇਜਣ ਵਾਲੀ ਗੱਲ ਮੁਣਕਿਨ ਹੀਂ ਸੀ। ਉਝ ਉਹ ਹਮਲੇ ਦੀ ਸਾਜ਼ਿਸ ਵਿੱਚ ਸ਼ਾਮਿਲ ਵੀ ਸੀ ਅਜਿਹਾ ਜਾਪਦਾ ਹੈ ਕਿ ਗੁਰੁ ਸਾਹਿਬ ਦੇ ਜਖਮੀ ਹੋਣ ਜਖਮ ਸੀਣ ਅਤੇ ਫਿਰ ਕਮਾਨ ਖਿੱਚਣ ਦੀ ਦੁਰਘਟਨਾ, ਹਾਦਸੇ ਵਿੱਚ ਮੌਤ ਹੋਣ ਜਾ ਕਮਾਣ ਖਿੱਚ ਕੇ ਆਪ ਮੰਨਜ਼ੂਰ

ਚੋਂ ਸੁਖਰੂ ਕਰ ਸਕਣ। ਗੁਰੁ ਸਾਹਿਬ ਦੀ ਮੌਤ ਹੋਣ ਅਤੇ ਬਹਾਦਰ ਸ਼ਾਹ ਦੇ ਜਾਲ ਵਿੱਚ ਫਸ ਕੇ

ਦੀ ਸ਼ਾਜਿਜ਼ ਦੀ ਤਹਿ ਤਹਿ ਤਕ ਜਾਣ ਦੀ ਬਜਾਏ ਇਸ ਨੂੰ ਬਣਾ ਕੁੇ ਅਹਿਮਕਤਾ ਦਾ ਇਜ਼ਹਾਰ ਕੀਤਾ। ਜਿਸ ਨੂੰ ਕੁਝ ਅਗਲੇ ਬਚਕਾਨੇ ਲੇਖਕਾਂ ਨੇ ਲੋਕਾਂ ਦੇ ਕੰਨਾਂ ਵਿੱਚ ਚਾੜ ਦਿੱਤਾ। ਕੁਝ ਸਿੱਖ ਲਿਖਾਰੀ ਸ਼ਾਇਦ ਇਹ ਵੀ ਨਹੀਂ ਸੀ ਜਾਣਦੇ ਚਾਹੁੰਦੇ ਕਿ ਗੁਰੁ ਸਾਹਿਬ ਨੂੰ ਮੁਸਲਮਾਨੀ ਹਮਲੇ ਵਿੱਚ ਸ਼ਹੀਦ ਹੋਇਆ ਸੋ ਉਹਨਾਂ ਨੂੰ ਕਮਾਨ ਖਿੱਚਣ ਨਾਲ ਮੋਤ ਸਾਬਿਤ ਕਰਨ ਵਿੱਚ ਵਧੇਰੇ ਸ਼ਰਧਾ ਜਾਪੀ ਹੋਵੇ। ਏਨਾ ਹੀ ਨਹੀਂ ਇਕ ਨੇ ਤਾਂ ਇਹ ਵੀ ਲਿੱਖ ਮਾਰਿਆ ਕਿ ਗੁਰੁ ਸਾਹਿਬ ਨੂੰ ਇਕ ਪਠਾਣ ਨੇ ਘੋੜਿਆ ਦੀ ਕੀਮਤ ਦੇ ਲੈਣ ਦੇਣ ਦੇ ਝਗੜੇ ਵਿੱਚ ਕਤਲ ਕਰ ਦਿੱਤਾ ਸੀ। ਦੋ ਲੇਖਕਾਂ ਨੇ

ਮਗਰੋਂ ਕਮਾਣ ਖਿੱਚਣ ਨਾਲ ਮੌਤ ਦੀ ਥਾ ਕਾਰੀ ਜਖਮਾਂ ਨਾਲੋਂ ਨਾਲ ਦੋ ਦਿਨ ਵਿੱਚ ਮੌਤ ਦਾ ਜ਼ਿਕਰ ਕਰਦਇਆ ਹਨ ਤਕ ਗੁਰੁ ਗੁਰੁ ਗੋਬਿੰਦ ਸਿੰਘ ਜੀ ਨੇ ਬਹੁਤ ਪ੍ਰਮੁੱਖ ਰਚਨਾਵਾ ਹੇਠ ਲਿਖੇ ਅਨੁਸਾਰ ਹਨ, ਜਾਪੁ ਸਾਹਿਬ ਜਫ਼ਰਮਾਨਾ, ਕਾਲ ਉਸਤਤ ਝੰਡੀ ਦੀ ਵਾਰ ਬਚਿੱਤਰ ਨਾਟਕ ਜੋਤ ਦੀ ਅਵਤਾਰ ਸ਼ਸ਼ਤਰ ਨਾਮ ਗਿਆਨ ਬੋ ਬੋਧ ਖਾਲਸਾ ਮਹਿਮ ਆਦਿ ਸਨ ਸ਼੍ਰੀ ਮੁਕਤਸਰ ਤੱਕ ਛੇ ਪੌਹ ਦੀ ਰਾਤ ਦੀ ਰਾਤ ਚਮਕੌਰ ਅੱਠ ਪੋਹ ਦੀ ਰਾਤ ਚਮਕੌਰ ਗਿਆਰਾਂ ਪੋਹ ਮਾਛੀਵਾੜੇ ਬਾਰ੍ਹਾਂ, ਬਾਰਾਂ ਪੋਹ ਮਾਛੀਵਾੜੇ ਤੋਂ ਉਚ ਦੇ ਪੀਰ ਬਣ ਟੁਰੇ, ਤੇਰਾਂ ਪੋਹ ਅਜਨੇਰ ਰਹੇ, ਚੌਂਦਾ ਪੋਹ ਕਨੇਰ, ਪੰਦਰ੍ਹਾਂ ਪੋਹ ਸਤਾਰ੍ਹਾਂ ਪੋਹ ਮਹੰਤ ਕਾਲ, ਠਾਰਾ ਪੋਹ ਰਾਏਕੋਟ, ਉਨੀ ਉਨੀ ਪੋਹ ਲੰਮੇ ਜੱਟ ਪੂਰੇ, ਵੀਹ ਪੋਹ, ਰਾਤ ਬਦੋੜ ਇੱਕੀ ਪੋਹ ਦ ਦੀਨੇ, ਵਾਈ ਪੋਹ ਨੂੰ ਜਫ਼ਰਮਾਨੇ ਜਫ਼ਰਮਾਨਾ ਔਰੰਗ ਰੰਗ ਵਲ ਭੇਜਿਆ ਛ ਸਤਾਈ ਪੋਹ ਨੂੰ ਬਰਗਾੜੀ ਬੇਹਲਾਦ ਆਦਿ ਇਲਾਕੇ, ਵਿੱਚ ਇਲਾਕੇ ਵਿੱਚ, ਠਾਈ ਪੋਹ ਕੋਟਕਪੂਰੇ ਢਿਲਵਾਂ, ਉਨੱਤੀ ਪੋਹ ਰਾਮੇਆਣਾ ਤੇਈ ਪੋਹ ਤੋਂ ਖਿਦਰਾਨੇ ਮੁਕਤਸਰ ਦੀ ਜੰਗ ਸ਼ਹੀਦ ਸਿੰਘ ਦਾ ਬਾਰਾ ਦਸੰਬਰ ਸਤਾਰਾਂ ਸੌ ਪੰਜ ਦੇ ਦਿਨਾਂ ਗੁਰੁ ਗੋਬਿੰਦ ਸਿੰਘ ਸਾਹਿਬ ਮੁਸਲਮਾਨਾਂ ਦੇ ਪੀਰਾਂ ਵਾਲੇ ਹਰੇ-ਹਰੇ ਰੰਗ ਦੇ ਮੁਸਲਮਾਨਾਂ ਇਹਨਾਂ ਹਰੇ ਕੱਪੜਿਆਂ ਨੂੰ ਨੀਲ ਬਸਤਰ ਕਹਿੰਦੇ ਸਨ। ਨੀਲ ਦਾ ਲਫਜ਼ੀ ਮਾ ਮਾਇਨਾ ਨੀਲਾ ਨਹੀਂ ਬਲਕਿ ਰੰਗ ਦਾ ਹੈ। ਪਹਿਨ ਕੇ ਅਜਮੇਰ ਦੇ ਕਾਜੀ ਚਿਰਾਗ

ਸਭੇਗ ਸ਼ਾਹ, ਅਤੇ ਹੁਸਨ ਅਲੀ ਮੋਠੂ ਮਾਜਰਾ ਨਾਲ ਮਾਛੀਵਾੜਾ ਤੋਂ ਦੀ ਕੀੜੀ ਪਠਾਨਾਂ ਘੁਗਰਾਲੀ ਮਾਨੂੰਪੁਰ ਵਜੋਂ ਵਿਚੋਂ ਹੁੰਦੇ ਆਪ ਅਜਨੇਰ ਪੁੱਜੇ ਤੇ ਕਾਜ਼ੀ ਚਿਰਾਗ ਸ਼ਾਹ ਦੇ ਬਣੇ ਅਗਲਾ ਦਿਨ ਆਪ ਅਜਨੇਰ ਪਿੰਡ ਵਿੱਚ ਹੀ ਰਹੇ ਤੇ ਤੇਰਾਂ ਦਸੰਬਰ ਨੂੰ ਅੱਗੇ ਚਲ ਪਏ ਤੇ ਇਸ ਤੋਂ ਬਾਅਦ ਮਲਕਪੁਰ ਲੱਲ ਕਟਾਣੀ ਰਾਮਪੁਰ ਹੀ ਰਹੇ ਹੁੰਦੇ ਦਰਾਗ ਦੋਰਾਹਾ ਪੁੱਜੇ ਅਤੇ ਰਾਤ ਉਥੇ ਸਰਾਹ ਵਿੱਚ ਬਿਤਾਈ ਇੱਥੋਂ ਚਲ ਕੇ ਆਪ ਕਨੇਚ ਪਿੰਡ ਪੁੱਜੇ ਇਥੋਂ ਚਲ ਕੇ ਹੋਰ ਪਿੰਡਾ ਵਿੱਚ ਹੁੰਦੇ ਚੌਂਦਾ ਦਸੰਬਰ ਦੀ ਦਿਨ ਆਲਮਗੀਰ ਮਗਰੋ ਮੋਹੀ ਪਿੰਡ ਵੱਲ ਚਲੇ ਗਏ ਪੰਦ੍ਰਾਂਹ ਦਸੰਬਰ ਦੀ ਰਾਤ ਮੋਹੀ ਵਿੱਚ ਰਹਿਣ ਮਗਰੋਂ ਆਪ ਸੌਲਾਂ ਦਸਬੰਰ ਨੂੰ ਹੇਹਰ ਪਿੰਡ ਜਾ ਪੁੱਜੇ ਇਥੋਂ ਚੱਲ਼ ਕੇ ਲੰਮੇ ਜੱਟ ਪੁਰ ਵਿਖੇ ਬਿਤਾਈ ਜਿਥੇ ਰਾਹੇ ਕੱਲ਼ਾ ਆਪ ਨੂੰ ਮਿਲਣ ਆਇਆ, ਉਸ ਨੇ ਆਪਣੇ ਸਾਥੀ ਨੂਰਾ ਮਾਹੀ ਨੂੰ ਸਰਹੰਦ ਭੇਜ ਕੇ ਮਾਤਾ ਗੁਜਰੀ ਤੇ

ਆਏ ਪੰਜ ਮੁਸਮਲਾਨਾਂ ਨੂੰ ਮੁਰੀਦਾਂ ਨੂੰ ਅਲਵੀਦਾਂ ਆਖੀ ਅਤੇ ਆਪ ਘੋੜੇ ਤੇ ਸਵਾਰ ਹੋ ਕੇ ਅੱਗੇ ਚੱਲ ਪਏ ਫਿਰ ਆਪ ਮੁਦੇਹ ਦੋੜ ਪੁੱਜੇ ਵੀਹ ਸਤੰਬਰ ਵੀਹ ਦਸੰਬਰ ਦੀ ਰਾਤ ਉਥੇ ਬਿਤਾਉਣ ਮਗਰੋਂ ਦਸੰਬਰ ਸਤਾਰਾਂ ਸੌ ਪੰਜ ਦੇ ਚ ਦਿਨ ਪਿੰਡਾਂ ਵਿਚ ਠਹਿਰੇ ਦੀਨਾ ਸਾਹਿਬ ਨਗਰ ਉਹ ਨਗਰ ਹੈ ਜਿੱਥੇ ਸਤਿਗੁਰੂ ਜੀ ਨੇ ਦਸੰਬਰ ਇਕੀ ਸੰਨ ਸਤਾਰਾਂ ਸੌ ਪੰਜ ਈਸਵੀ ਨੂੰ ਔਰੰਗਜ਼ੇਬ ਉਸ ਚਿੱਠੀ ਦਾ ਜਵਾਬ ਦਿੱਤਾ ਜੋ ਅਨੰਦਪੁਰ ਚਿੱਠੀ ਦਾ ਚਿੱਠੀ ਦਾ ਤਾਕਵਿੱਖ ਸਿਰਲੇਖ ਜਫ਼ਰਮਾਨਾ ਗੁਰੁ ਜੀ ਨੇ ਜਫ਼ਰਮਾਨਾ ਲਿੱਖਣਾ ਸ਼ੁਰੂ ਕੀਤਾ ਬਾਰ੍ਹਾਂ ਹਦਾਇਤ ਵਿੱਚ ਮੁਕਮੱਲ ਕੀਤਾ ਹਦਾਇਤ ਨਾਮੇ ਦੇ ਆਰੰਭ ਵਿੱਚ ਗੁਰੁ ਜੀ ਨੇ

ਇਸ ਚਿੱਠੀ ਵਿੱਚ ਗੁਰੁ ਜੀ ਨੇ ਔਰੰਗਜ਼ੇਬ ਨੂੰ ਉਸ ਕਿ ਜਦੋਂ ਸਾਰੇ ਹੋਰ ਹੀਲੇ ਖਤਮ ਹੋ ਜਾਣ ਤਾਂ ਹੱਥ ਵਿੱਚ ਤਲ਼ਵਾਰ ਢੁਕਵੀ ਜਾ ਜੀ ਨੇ ਲਿਖਿਆ ਹਵਾਲਾ ਪੁਸਤਕ ਗੁਰੁ ਗੋਬਿੰਦ ਸਿੰਘ ਜੀ ਦੇ ਸਫ਼ਰ ਸਿੰਘ ਕਰਨਵੀਰ ਸਿੰਘ ਸੰਮਪਾਂ, ਗੁਰੁ ਗੋਬਿੰਦ ਸਿੰਘ ਡਾਕਟਰ ਸਿੰਘ ਕੋਹਲੀ ਰਾਸ਼ਟਰੀ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਗੁਰੁ ਗੋਬਿੰਦ ਸਿੰਘ ਜੀ ਸੇਹ ਸਾਹਿਤ ਸੱਭਿਆਚਾਰ ਨੂੰ ਦੇਣ ਸੁੰਦਰ ਸਿੰਘ, ਦਸਮੇਸ਼ ਰਵਾਨੀ ਸੰਤਾ ਵਿੱਚ ਤਾਤਲੇ ਜਨਮ ਸਾਖੀ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ, ਅਮਰ ਸਿੰਘ ਦੇ ਹਵਾਲੇ ਇਹ ਵੀ ਦੇਖੋ ਹਵਾਲੇ ਹਵਾਲੇ ਇਹ ਵੀ ਦੇਖੋ ਹਵਾਲੇ ਭੰਗਾਣੀ ਦਾ ਯੁੱਧ ਭੰਗਾਣੀ ਦਾ ਯੁੱਧ ਸੰਨ ਸਤਾਰਾਂ ਸੌ ਈਸੀ ਪੋਹ ਕਕਰੀਲ ਹਵਾਲੇ ਰਾਤ ਨੂੰ ਮੁਗਲਾਂ ਵੱਲੋਂ ਲੰਮੇ ਦੇ ਘੇਰੇ ਅਤੇ ਬਾਅਦ ਵਿੱਚ ਮੁਗਲਾਂ ਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡਿਆਂ, ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦੇ ਪਰਿਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ। ਬਹੁਤ ਸਾਰੇ ਅਮੋਲਕ ਸਹਿਤ ਲਿਖਤ ਗ੍ਰੰਥ ਸਾਹਿਬ ਦੇ ਤੇਜ ਪਾਣੀ ਦੇ ਵਹਾਅ

ਚਮਕੌਰ ਸਾਹਿਬ ਦੀ ਆਂ ਵੀ ਧਰਤੀ ਵੱਲ਼ ਵੱਧ ਰਹੇ ਸਨ। ਮੁਗਲ ਫ਼ੋਜ ਪਿੱਛਾ ਕਰ ਰਹੀ ਗੜ੍ਹੀ ਨੂੰ ਵੇਖ ਕੇ ਮੁਸਕਰਾਉਂਦੇ ਹਨ। ਛੇ ਦਸੰਬਰ ਸਤਾਰਾਂ ਸੌ ਪੰਜ ਸਤਾਰਾਂ ਸੌ ਪੰਜ ਨੂੰ ਇਕ ਪਾਸੇ ਮੁਗਲ ਅਤੇ ਦੂਜੇ ਪਾਸੇ ਗੁਰੁ ਜੀ ਦੇ ਨਾਲ ਚਾਲੀ ਕੇ ਭੁੱਖੇ ਭਾਣੇ ਸਿੰਘ ਸਿੰਘ ਗੁਰੁ ਸਾਹਿਬ ਸਾਹਿਬ ਜੀ ਅਤੇ ਸਿੰਘਾ ਨੇ ਗੜ੍ਹੀ ਵੇਲਾ ਹੈ ਗੜ੍ਹੀ ਦੀ ਕੱਚੀ ਕੰਧ ਤੇ ਆਸ ਪਾਸ ਮੁਗਲ ਸੈਨਾਂ ਨੇ ਘੇਰਿਆ ਪਾਇਆ ਪਰ ਸਿੰਘ ਕਿਸੇ ਚ ਭੈਅ ਨਹੀ ਚੜ੍ਹਦੀ ਕਲਾਂ ਵਿੱਚ ਹਨ ਅਤੇ ਜੇਕਰ ਅਸੀ ਯੁਧਾਂ ਦੀ ਗੱਲ਼ ਕਰੀਏ ਤਾਂ ਪੈਸੇ ਲੈ ਲੜਨ ਵਿੱਚ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ